ਵਾਲੇ ਹੈਗੇ ਨੇ ਆਪਣੀ ਜਬਾਨ ਅਗਾਂਹ ਪਹੁੰਚਾਉਣ ਵਾਲੇ ਹੈਗੇ ਨੇ ਐਸੀ ਗੱਲ ਨਹੀਂ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀਆਂ ਆਪਣੀਆਂ ਜਿੰਮੇਵਾਰੀਆਂ ਤੋਂ ਬਿਲਕੁਲ ਈ ਅਵੇਸਲੀ ਹੈ ਨਹੀਂ ਆਹ ਗੁਰਦਾਸਪੁਰ ਇਕ ਮਸਲਾ ਖੜਾ ਹੋਇਆ ਸੀ ਅਹ ਧਰਮ ਇਕ ਟੈਲੀਫੋਨ ਪ੍ਰਧਾਨ ਸਾਹਿਬ ਨੂੰ ਕੀਤਾ ਸੀ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਨੂੰ ਤੇ ਇਥੇ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਹ ਜਿਹੜੇ ਜਸਵਿੰਦਰ ਸਿੰਘ ਮਸ਼ਹੂਰ ਨੇ ਅਹ senior ਉਹ ਪ੍ਰਚਾਰਕ ਨੇ ਉਨ੍ਹਾਂ ਦੀ ਕਮਾਨ ਥੱਲੇ ਤੇ ਭਾਈ ਵਰਿਆਮ ਸਿੰਘ ਹਿੰਮਰਾਜਪੁਰ ਦੀ ਕਮਾਨ ਥੱਲੇ ਲਗਭਗ ਤਿੰਨ ਸੌ ਸਿੰਘ ਜਿਹੜਾ ਤਿਆਰ ਬਰ ਤਿਆਰ ਉਥੇ ਸੀ ਉਹ ਗੱਲ ਵੱਖਰੀ ਆ ਜੋ ਮੁੜਕੇ ਅਹ ਮਸਲਾ ਜਿਹੜਾ ਹੋਰ ਕੋਈ ਰੂਪ ਲੈ ਗਿਆ ਤੇ ਅਸੀਂ ਮੁੜਕੇ ਉਹਦੀ ਕਾਰਵਾਈ ਨਹੀਂ ਕੀਤੀ ਸੋ ਇਸ ਲਈ ਉਹਨੂੰ ਕਿਹਾ

ਕਿਉਕਿ ਤਿੰਨ ਸੌ ਅਠਾਈ ਸਰੂਪਾਂ ਦੀ ਅਹ ਗੁਮਸ਼ੁਦਗੀ ਦੀ ਜਿਹੜੀ ਸੀਗੀ report ਉਹ ਸਭ ਤੋਂ ਪਹਿਲਾਂ ਜਿਹੜੀ ਆ ਛਾਇਆ ਮੈਂ ਹੀ ਕੀਤੀ ਸੀ ਦਾਸ ਨੇ ਕੀਤੀ ਸੀ ਉਹ ਉਹ ਵੀ ਅਹ ਪੰਜਾਬ today ਮੇਰਾ channel ਉਹ ਦੇ ਉਤੇ ਸੀ ਤੁਸੀ ਹੁਣ ਵੀ ਵੇਖ ਸਕਦੇ ਹੋ ਜੇ ਕਿਸੇ ਨੇ ਵੇਖਣੀ ਹੋਵੇ ਇਕ ਇਕ ਚੀਜ ਉਹਦੇ ਵਿਚ ਲਿਖੀ ਦੀ ਆ ਤੇ ਤਿੰਨ ਸੌ ਅਠਾਈ ਨੀ ਹੋਰ ਵੀ ਬਹੁਤ ਸਾਰੇ ਜਿਥੋਂ ਤੱਕ ਚੰਗਿਆਈ ਆ ਉਹ ਵੀ ਸਾਨੂੂੰ ਜਰੂਰ ਦੱਸਣੀ ਤੇ count ਕਰਨੀ ਚਾਹੀਦੀ ਤੁਸੀ ਇਕ

ਜਪੁਜੀ ਸਾਹਿਬ ਦਾ ਆਹ ਅਨੁਵਾਦ ਕੀਤਾ ਕੰਨੜ ਭਾਸ਼ਾ ਦੇ ਵਿੱਚ ਤੇ ਅੱਜ ਤੁਹਾਨੂੰ ਇਸ ਗੱਲ ਦਾ ਪਤਾ ਹੋਵੇਗਾ ਕਿ ਕੰਨੜ ਦੇ ਵਿਚ ਅਹ ਕਰਨਾਟਕਾ ਦੇ ਵਿਚ ਇਕ ਐਸਾ ਪਿੰਡ ਐ ਜਿਥੇ ਤਿੰਨ ਸੌ ਬੱਚੇ ਸ਼੍ਰੀ ਜਪੁਜੀ ਸਾਹਿਬ ਦਾ ਜਿਹੜਾ ਪਾਠ ਕਰਦੇ ਨੇ ਕੰਨੜ ਭਾਸ਼ਾ ਦੇ ਵਿਚ ਉਨ੍ਹਾਂ ਨੇ ਜਪੁ ਜੀ ਸਾਹਿਬ ਜਿਹੜਾ ਉਹ ਲਿਖ ਕੇ ਉਥੇ ਲੋਕਾਂ ਨੂੰ ਸਿਖਾਇਆ ਕਰਨਾਟਕਾ ਦਾ ਜਿਹਦੇ ਵਿੱਚ ਬੀਜਾਪੁਰ ਜਿਥੇ ਸਲੌਤਰੀ ਵਿਚ ਨਾਂ ਦਾ ਪਿੰਡ ਐ ਇਥੇ ਤਿੰਨ ਸੌ ਬੱਚੇ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਅਧਿਐਨ ਕਰ ਰਹੇ ਨੇ ਸੋ ਇਹ ਕਿਹਦੀ ਆ ਪੰਡਿਤ ਰਾਓ ਜਿਹੜੇ ਨੇ ਉਨ੍ਹਾਂ ਦੀ ਦੇਣ ਹੈ ਲੇਕਿਨ ਅਸੀਂ ਤੇ ਮੇਰਾ ਖਿਆਲ ਐ ਉਨ੍ਹਾਂ ਨੂੰ ਵੀ ਭਾਵੇ ਥਾਂ ਥਾਂ ਤੇ ਉਤੇ ਦੇ ਪੰਜਾਬੀ ਦਾ ਉਹ ਅਹ ਜਿਹੜਾ ਹੈ ਬੜਾ ਸਤਿਕਾਰ ਕਰਦੇ ਨੇ ਤੇ ਪੰਜਾਬੀ ਦਾ ਪ੍ਰਸਾਰ ਕਰਦੇ ਨੇ ਤੇ ਉਹਦਾ ਉਸਦੀ ਇਸ਼ਤਿਹਾਰਬਾਜ਼ੀ ਕਰਦੇ ਲੇਕਿਨ ਮੇਰਾ ਖਿਆਲ ਨਹੀਂ ਤੇ ਤੇ ਉਹਨੂੰ ਆਣ ਕੇ ਕਿਹਾ ਤੁਹਾਨੂੰ ਬਿਠਾ ਦਈਏ ਸੋ ਇਸ ਕਰਕੇ ਅਸੀਂ ਇਸ ਗੱਲ ਤੋਂ ਅਵੇਸਲੇ ਰਹੇ ਦੂਸਰੀ ਗੱਲ ਅਸੀਂ ਕਦੇ ਆਪਣੇ ਧਰਮ ਨੂੰ ਪ੍ਰਫੂਲਿਤ ਕਰਨ ਵਾਸਤੇ ਜਿੰਨੇ ਸਾਡੇ ਬਾਬੇ ਨੇ ਸਤਿਕਾਰਯੋਗ ਮੈਂ ਕਿਹੇ ਨੂੰ ਮਾੜਾ ਨਹੀਂ ਕਹਿੰਦਾ ਅਸੀਂ ਕਿਹੇ ਨੇ ਸੋਚਿਆ ਹੀਂ ਨਹੀਂ ਅਸੀਂ ਆਪਣੇ ਡੇਰੇ ਪ੍ਰਫੂਲਿਤ ਕਰਨ ਵਾਲੇ ਪਾਸੇ ਪੈ ਗਏ ਅਸੀਂ ਕੀਤਾ ਸਾਡੀਆਂ ਲੜਾਈਆਂ ਕੀ ਨੇ ਝੰਡੀਆਂ ਨਾਲ ਕਿਹੇ ਨਾਲ ਨਹੀਂ ਬਣਦੀ ਟਕਸਾਲ ਦੀ ਕਿਹੇ ਨਾਲ ਨਹੀਂ ਬਣਦੀ ਨਾਨਕਸਰੀਆਂ ਨੂੰ ਕੋਈ ਭੰਡ ਰਿਹਾ ਕੋਈ ਹੋਰ ਦੋ ਵਾਲੇ ਨੂੰ ਭੰਡ ਰਿਹਾ ਕੋਈ ਕਿਸੇ ਨੂੰ ਆਪਸ ਦੇ ਵਿਚ ਹੀ ਕੋਈ ਨਿਰੰਕਾਰੀਆਂ ਨੂੰ ਅਹ ਭੰਡ ਰਿਹਾ ਕੋਈ ਕੂਕਿਆਂ ਨੂੰ ਭੰਡ ਰਿਹਾ ਨਾਮਧਾਰੀਆਂ ਨੂੰ ਭੰਡ ਰਿਹਾ ਕੋਈ ਰਾਧਾ ਸੁਆਮੀ ਸਿੱਖ ਬੰਦਾ ਨੂੰ ਭੰਡ ਰਿਹਾ ਅਸੀਂ ਆਪਸ ਦੇ ਵਿਚ ਹੀ ਲੜ ਕੇ ਮਰ ਗਏ ਆ ਤੁਸੀਂ ਕਦੋਂ ਸਾਰਿਆਂ ਨੇ ਇਕੱਠੇ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਝੰਡੇ ਥੱਲੇ ਇਕੱਠੇ ਹੋ ਕੇ ਤੁਸੀ ਕਦੋਂ ਕਦੇ ਇਹ ਕੋਸ਼ਿਸ਼ ਕੀਤੀ ਕਿ ਆਪਣੇ ਧਰਮ ਨੂੰ ਪ੍ਰਫੂਲਿਤ ਕਰੀਏ ਕਿਸੇ ਨੇ ਵੀ ਨਹੀਂ ਕੀਤਾ ਡੇਰੇ ਪ੍ਰਫੂਲਿਤ ਹੋ ਰਹੇ ਨੇ ਇਹੀਂ ਹਾਲ ਹੈ ਤੁਹਾਡੇ ਕੋਲੋ ਸਿੱਖ ਖੇ ਹੁਣ ਇਹ ਮੈਂ ਆ ਜਾਣਾ ਇਸਾਇਤ ਦੇ ਵਿਚ ਤੇ ਇਸਾਇਤ ਦੇ ਵਿਚ ਤੁਹਾਡੇ ਕੋਲੇ ਸਿੱਖਿਆ ਇਥੇ ਇਕ ਗੱਲ ਕੀਤੀ ਮੈਂ ਪਹਿਲੋਂ ਕਹੀ ਸੀ ਕਹਿੰਦੇ ਜੀ ਸ਼ੂਦਰ ਸਾਰੇ ਨਹੀਂ ਵੀਰ ਤੁਸੀ ਦੇਖੋ ਜਿੰਨੇ ਵੱਡੇ ਵੱਡੇ ਪਾਸਟਰ ਇਧਰ ਦੂਸਰੀਆਂ ਬਰਾਦਰੀਆਂ ਵਿਚ ਮਿਲਦੇ ਉਨ੍ਹਾਂ ਵਿਚ ਜਿਆਦਾ ਜੱਟ

ਜਿੰਮੀਦਾਰ ਘਰਾਣੇ ਦੇ ਜੱਟ ਜਿਹੜੇ ਉਸ ਪਾਸੇ ਗਏ ਆਪਣੇ ਨਾਂ ਦੇ ਨਾਲ ਦੀਆਂ ਗੋਤਾਂ ਲਾ ਕੇ ਤੇ ਲੋਕਾਂ ਦੇਖਿਆ ਕਿਹਾ ਜੱਟ ਚਲੇ ਗਏ ਸਾਨੂੰ ਕੀ ਕਿਉ ਜੱਟ ਹਮੇਸ਼ਾ ਪੰਜਾਬ ਦੇ ਵਿਚ ਸਮਾਜ ਦਾ ਲੀਡਰ ਰਿਹਾ ਤੇ ਲੀਡਰ ਰਹੇਗਾ ਜਿਹੜੇ ਘਰ ਵਿਚ ਦਾਣੇ ਖਾਣ ਨੂੰ ਹੈਗੇ ਉਹਨੇ ਲੀਡਰ ਰਹਿਣਾ ਈ ਆ ਲੇਕਿਨ ਇਥੇ ਗੱਲ ਇਹ ਆ ਕਿ ਜਦੋਂ ਜੱਟ ਚੰਗੇ ਪਾਸੇ ਜਾਏਗਾ ਤੇ ਸਮਾਜ ਸਾਰਾ ਚੰਗਾ ਪਾਸੇ ਤੁਰ ਪਏਗਾ ਜੇ ਜੱਟ ਮਾੜੇ ਪਾਸੇ ਨੂੰ ਜਾਏਗਾ ਤੇ ਮਾੜੇ ਪਾਸੇ ਨੂੰ ਤੁਰ ਜੇ ਗਾ ਦੋ ਕਿਸਮ ਦੀਆਂ ਜਿਮੀਂਦਾਰਾਂ ਨੂੰ ਸੱਟਾਂ ਮਾਰੀਆਂ ਨੇ ਇਕ ਤੇ ਗੁਰਦੁਆਰਾ ਵਿੱਚ ਨਹੀਂ ਦਿੱਤਾ ਜਿਹੜੇ ਅਹ ਹੈਗੇ ਨੇ ਸ਼ੂਦਰ ਤੇ ਉਹਨਾਂ ਨੂੰ ਅੱਗੇ ਨੂੰ ਸਰਕਾਰ ਕਰਕੇ ਪਰਾ ਕਰ ਦਿੱਤਾ so-called ਜਿਹੜੀਆਂ ਕਥਾ ਜਿਹੜੀਆਂ ਛੋਟੀਆਂ ਜਾਤਾਂ ਨੇ ਉਨ੍ਹਾਂ ਨੂੰ ਵੜਨ ਨਹੀਂ ਦਿੱਤਾ ਗੁਰਦੁਆਰਿਆਂ ਵਿਚ ਦੂਸਰੇ ਦਾ ਕੋਈ ਮੈਂਬਰ ਹੀਂ ਹੈਨੀ ਸਾਰੇ ਇਹੋ ਜਿਹੇ ਇਕ ਇਹ ਤੇ ਦੂਸਰੀ ਹੁਣ ਸੱਟ ਇਹ ਲਾ ਦਿੱਤੀ ਕਿ ਆਪ ਹੀ ਉਹ ਇਸਾਈਅਤ ਵਿਚ ਚਲੇ ਗਏ ਆਪ ਹੀ ਉਹ ਚਲੇ ਗਏ ਤੇ ਜਦੋਂ ਉਹ ਜਾ ਕੇ ਹੋਰ ਹੈਰਾਨਗੀ ਦੀ ਗੱਲ ਆ ਕਿ ਇਧਰ ਤੇ ਪਤਾ ਨੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਕੋਈ ਚਾਰ ਅੱਖਰ ਆਉਦੇ ਸੀ ਕਿ ਨਹੀ ਆਉਂਦੇ ਕਿ ਨਹੀਂ ਆਉਦੇ ਉਥੇ ਜਾ ਕੇ ਉਹ ਬਣ ਗਏ ਬਣਾ ਲਈਆਂ minister ਦੇ ਅਗਾਂਹ ਹੁਣ ਪਤਾ ਨਹੀਂ ਅਹ ਰੱਬ ਦੇ ਨਾਲ ਜੁੜ ਗਏ ਉਹ ਕਹਿੰਦੇ ਨੇ ਬਈ ਸਾਡੇ ਵਿਚ jesus christ ਜਿਹੜੇ ਆਉਂਦੇ ਨੇ ਇਹ ਵੇਖੋ ਤੁਸੀ ਸਾਡੇ ਧਰਮਾਂ ਦਾ ਇਕ ਸਾਰ ਕੀ ਆ ਜੇ christianity ਨੂੰ ਤੁਸੀ ਦੇਖਦੇ ਹੋ ਤੇ ਉਹਦੇ ਵਿਚ ਕਿਹਾ ਗਿਆ love is god ਪਿਆਰ ਹੀ ਜਿਹੜਾ ਰੱਬ ਆ ਜੇ ਤੁਸੀਂ ਆਹ ਸਿੱਖੀ ਦੇ ਵਿਚ ਦੇਖਦੇ ਹੋ ਸਾਰੇ ਪਿਆਰ ਨਾਲ ਰਹੋ ਧਰਮਾਂ ਦੇ ਵਿਚ ਕੋਈ ਵਖਰੇਵਾਂ ਨਹੀਂ ਧਰਮਾਂ ਦੇ ਨਾਂ ਤੇ ਸਾਡੇ ਵਿਚ ਵਖਰੇਵਾਂ ਤੇ ਜਿਹੜੇ ਅਹੀ so called ਆਗੂ ਬਣੇ ਹੋਏ ਉਨ੍ਹਾਂ ਵਿਚ ਵਖਰੇਵਾਂ ਹੁਣ christian ਧਰਮ ਇਸ ਗੱਲੋ ਦਾ ਇਹ ਠੀਕ ਆ ਕਿ ਸਾਰੇ converted ਨੇ

ਆ ਰਹੇ ਨੇ ਜਿਹਦੇ ਤੇ traditional ਆ ਰਹੇ ਨੇ ਉਨ੍ਹਾਂ ਨੇ ਕਦੀ ਇਹ ਨਹੀ ਕਿਹਾ ਕਿ ਸਾਡੇ ਵਿਚ jesus christ ਦਾ ਕੋਈ ਰੂਹ ਗਈ ਆ ਜਾਂ ਅਸੀਂ ਕੋਈ ਅਹ ਰੋਗ ਠੀਕ ਕਰਦੇ ਆ ਸਗੋਂ

ਆਹ ਲੈ ਕੇ ਤੁਰੇ ਨੇ ਜੇ ਲੋਕਾਂ ਨੂੰ education ਮਿਲੇ ਲੇਕਿਨ ਠੀਕ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਬਣਦਾ ਸੀ ਕਿ ਉਹ ਅਹ ਬਹੁਤ ਸਾਰੇ ਅਦਾਰੇ ਖੋਲੇ ਲੇਕਿਨ ਬਹੁਤ ਸਾਰੇ ਸਕੂਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਇਕ ਸੌ ਤੇ ਤੀਹ ਤੋਂ ਵੱਧ ਸਕੂਲ ਨੇ ਕਾਲਜ ਨੇ ਯੂਨੀਵਰਸਿਟੀਆਂ ਨੇ ਹੈਗਾ ਏ ਸਭ ਕੁਝ ਉਥੇ ਬੱਚਿਆਂ ਨੂੰ ਵਿੱਦਿਆ ਜਿਹੜੀ ਅਹ ਸਿੱਖਾਂ ਦੇ ਜਿਹੜੇ ਗਰੀਬ ਬੱਚੇ ਨੇ ਜਿਹੜੇ ਗੱਤਕੇ ਨਾਲ ਸੰਬੰਧਤ ਨੇ ਜਾਂ ਜਿਹੜੇ ਹੋਰ ਮਾਧੜ ਨੇ ਉਨ੍ਹਾਂ ਨੂੰ free ਵਿੱਦਿਆ ਦੀ ਕਾਲਜ level ਤੱਕ ਦਿਤੀ ਜਾ ਰਹੀ ਐ ਇਸ ਵਿਚ ਕੋਈ ਸ਼ੱਕ ਨਹੀਂ ਲੇਕਿਨ ਇਥੇ ਹੈਗਾ ਕੀ ਆ ਇੱਕ ਵਾਰ ਦੀ ਗੱਲ ਹੈ ਕਿ ਇੱਕ ਸ਼ਹਿਰ ਵਿੱਚ ਇੱਕ ਹਾਥੀ ਰਹਿੰਦਾ ਸੀ ਉਹ ਹਰ ਰੋਜ਼ ਨਦੀ ਉੱਤੇ ਨਹਾਉਣ ਅਤੇ ਪਾਣੀ ਪੀਣ ਲਈ ਜਾਇਆ ਕਰਦਾ ਸੀ, ਰਸਤੇ ਵਿੱਚ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 ਦਰਜੀ ਕਿਸੇ ਗੱਲ ਕਰਕੇ ਗੁੱਸੇ ਵਿੱਚ ਬੈਠਾ ਹੋਇਆ ਸੀ ਉਸਨੇ ਹਾਥੀ ਨੂੰ ਕੁੱਝ ਵੀ ਖਾਣ ਲਈ ਨਹੀਂ ਦਿੱਤਾ, ਸਗੋਂ ਉਸਦੀ ਸੁੰਡ ਵਿੱਚ ਗੁੱਸੇ ਨਾਲ ਸੂਈ ਖੋਭ ਦਿੱਤੀ। ਹਾਥੀ ਪੀੜ੍ਹ ਨਾਲ ਤੜਫ਼ ਉੱਠਿਆ ਅਤੇ ਚੁੱਪ ਚਾਪ ਉੱਥੋਂ ਚਲਾ ਗਿਆ ਨਦੀ ਉੱਤੇ ਨਹਾਉਣ ਅਤੇ ਪਾਣੀ ਪੀਣ ਤੋਂ ਬਾਅਦ ਜਦੋਂ ਹਾਥੀ ਵਾਪਸ ਆ ਰਿਹਾ ਸੀ ਤਾਂ ਉਸਨੇ ਆਪਣੀ ਸੁੰਡ ਵਿੱਚ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 ਅਤੇ ਪਾਣੀ ਪੀਣ ਲਈ ਜਾਇਆ ਕਰਦਾ ਸੀ, ਰਸਤੇ ਵਿੱਚ ਇੱਕ ਦਰਜੀ ਦੀ ਦੁਕਾਨ ਆਉਂਦੀ ਸੀ ਹਾਥੀ ਇੱਕ ਦਿਨ ਉਸ ਦੁਕਾਨ ਨੂੰ ਵੇਖ ਕੇ ਉਸਦੇ ਅੱਗੇ ਆ ਕੇ ਰੁੱਕ ਗਿਆ।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

ਦਰਜੀ ਕਿਸੇ ਗੱਲ ਕਰਕੇ ਗੁੱਸੇ ਵਿੱਚ ਬੈਠਾ ਹੋਇਆ ਸੀ ਉਸਨੇ ਹਾਥੀ ਨੂੰ ਕੁੱਝ ਵੀ ਖਾਣ ਲਈ ਨਹੀਂ ਦਿੱਤਾ, ਸਗੋਂ ਉਸਦੀ ਸੁੰਡ ਵਿੱਚ ਗੁੱਸੇ ਨਾਲ ਸੂਈ ਖੋਭ ਦਿੱਤੀ। ਹਾਥੀ ਪੀੜ੍ਹ ਨਾਲ ਤੜਫ਼ ਉੱਠਿਆ ਅਤੇ ਚੁੱਪ ਚਾਪ ਉੱਥੋਂ ਚਲਾ ਗਿਆ ਨਦੀ ਉੱਤੇ ਨਹਾਉਣ ਅਤੇ ਪਾਣੀ ਪੀਣ ਤੋਂ ਬਾਅਦ ਜਦੋਂ ਹਾਥੀ ਵਾਪਸ ਆ ਰਿਹਾ ਸੀ ਤਾਂ ਉਸਨੇ ਆਪਣੀ ਸੁੰਡ ਵਿੱਚ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

ਅਤੇ ਪਾਣੀ ਪੀਣ ਲਈ ਜਾਇਆ ਕਰਦਾ ਸੀ, ਰਸਤੇ ਵਿੱਚ ਇੱਕ ਦਰਜੀ ਦੀ ਦੁਕਾਨ ਆਉਂਦੀ ਸੀ ਹਾਥੀ ਇੱਕ ਦਿਨ ਉਸ ਦੁਕਾਨ ਨੂੰ ਵੇਖ ਕੇ ਉਸਦੇ ਅੱਗੇ ਆ ਕੇ ਰੁੱਕ ਗਿਆ।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

ਦਰਜੀ ਕਿਸੇ ਗੱਲ ਕਰਕੇ ਗੁੱਸੇ ਵਿੱਚ ਬੈਠਾ ਹੋਇਆ ਸੀ ਉਸਨੇ ਹਾਥੀ ਨੂੰ ਕੁੱਝ ਵੀ ਖਾਣ ਲਈ ਨਹੀਂ ਦਿੱਤਾ ਸਗੋਂ ਉਸਦੀ ਸੁੰਡ ਵਿੱਚ ਗੁੱਸੇ ਨਾਲ ਸੂਈ ਖੋਭ ਦਿੱਤੀ। ਹਾਥੀ ਪੀੜ੍ਹ ਨਾਲ ਤੜਫ਼ ਉੱਠਿਆ ਅਤੇ ਚੁੱਪ ਚਾਪ ਉੱਥੋਂ ਚਲਾ ਗਿਆ ਨਦੀ ਉੱਤੇ ਨਹਾਉਣ ਅਤੇ ਪਾਣੀ ਪੀਣ ਤੋਂ ਬਾਅਦ ਜਦੋਂ ਹਾਥੀ ਵਾਪਸ ਆ ਰਿਹਾ ਸੀ ਤਾਂ ਉਸਨੇ ਆਪਣੀ ਸੁੰਡ ਵਿੱਚ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

ਅਤੇ ਪਾਣੀ ਪੀਣ ਲਈ ਜਾਇਆ ਕਰਦਾ ਸੀ, ਰਸਤੇ ਵਿੱਚ ਇੱਕ ਦਰਜੀ ਦੀ ਦੁਕਾਨ ਆਉਂਦੀ ਸੀ ਹਾਥੀ ਇੱਕ ਦਿਨ ਉਸ ਦੁਕਾਨ ਨੂੰ ਵੇਖ ਕੇ ਉਸਦੇ ਅੱਗੇ ਆ ਕੇ ਰੁੱਕ ਗਿਆ।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

ਹਾਥੀ ਪੀੜ੍ਹ ਨਾਲ ਤੜਫ਼ ਉੱਠਿਆ ਅਤੇ ਚੁੱਪ ਚਾਪ ਉੱਥੋਂ ਚਲਾ ਗਿਆ ਨਦੀ ਉੱਤੇ ਨਹਾਉਣ ਅਤੇ ਪਾਣੀ ਪੀਣ ਤੋਂ ਬਾਅਦ ਜਦੋਂ ਹਾਥੀ ਵਾਪਸ ਆ ਰਿਹਾ ਸੀ ਤਾਂ ਉਸਨੇ ਆਪਣੀ ਸੁੰਡ ਵਿੱਚ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 ਅਤੇ ਪਾਣੀ ਪੀਣ ਲਈ ਜਾਇਆ ਕਰਦਾ ਸੀ, ਰਸਤੇ ਵਿੱਚ ਇੱਕ ਦਰਜੀ ਦੀ ਦੁਕਾਨ ਆਉਂਦੀ ਸੀ ਹਾਥੀ ਇੱਕ ਦਿਨ ਉਸ ਦੁਕਾਨ ਨੂੰ ਵੇਖ ਕੇ ਉਸਦੇ ਅੱਗੇ ਆ ਕੇ ਰੁੱਕ ਗਿਆ।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

ਦਰਜੀ ਕਿਸੇ ਗੱਲ ਕਰਕੇ ਗੁੱਸੇ ਵਿੱਚ ਬੈਠਾ ਹੋਇਆ ਸੀ ਉਸਨੇ ਹਾਥੀ ਨੂੰ ਕੁੱਝ ਵੀ ਖਾਣ ਲਈ ਨਹੀਂ ਦਿੱਤਾ ਸਗੋਂ ਉਸਦੀ ਸੁੰਡ ਵਿੱਚ ਗੁੱਸੇ ਨਾਲ ਸੂਈ ਖੋਭ ਦਿੱਤੀ। ਹਾਥੀ ਪੀੜ੍ਹ ਨਾਲ ਤੜਫ਼ ਉੱਠਿਆ ਅਤੇ ਚੁੱਪ ਚਾਪ ਉੱਥੋਂ ਚਲਾ ਗਿਆ ਨਦੀ ਉੱਤੇ ਨਹਾਉਣ ਅਤੇ ਪਾਣੀ ਪੀਣ ਤੋਂ ਬਾਅਦ ਜਦੋਂ ਹਾਥੀ ਵਾਪਸ ਆ ਰਿਹਾ ਸੀ ਤਾਂ ਉਸਨੇ ਆਪਣੀ ਸੁੰਡ ਵਿੱਚ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 ਅਤੇ ਪਾਣੀ ਪੀਣ ਲਈ ਜਾਇਆ ਕਰਦਾ ਸੀ, ਰਸਤੇ ਵਿੱਚ ਇੱਕ ਦਰਜੀ ਦੀ ਦੁਕਾਨ ਆਉਂਦੀ ਸੀ ਹਾਥੀ ਇੱਕ ਦਿਨ ਉਸ ਦੁਕਾਨ ਨੂੰ ਵੇਖ ਕੇ ਉਸਦੇ ਅੱਗੇ ਆ ਕੇ ਰੁੱਕ ਗਿਆ।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 ਦਰਜੀ ਕਿਸੇ ਗੱਲ ਕਰਕੇ ਗੁੱਸੇ ਵਿੱਚ ਬੈਠਾ ਹੋਇਆ ਸੀ ਉਸਨੇ ਹਾਥੀ ਨੂੰ ਕੁੱਝ ਵੀ ਖਾਣ ਲਈ ਨਹੀਂ ਦਿੱਤਾ ਸਗੋਂ ਉਸਦੀ ਸੁੰਡ ਵਿੱਚ ਗੁੱਸੇ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

ਆਚਾ ਮਤਲਬ ਇਨਾਂ ਦਾ ਬੋਹਤ ਵਾਦਿਯ ਇਤਿਹਾਸ ਹੇਗਾ ਨਾ ਜੀ ਜੀ ਏਇਕ ਵਾਰੀ ਬੰਦੇ ਨੂ ਜ਼ਰੁਰ ਜਾਣਾ ਚੀ ਦਾ ਆਯ ਹਾਂਜੀ ਹਾਂਜੀ ਚਲੋ ਠੀਕ ਆਯ ਫੇਰ ਮੈਂ ਅਪਨੇ ਪਰਿਵਾਰ ਨਾਲ ਜਾ ਕੇ ਆਵਾਂ ਗੀ ਠੀਕ ਆਯ ਜੀ ਜੀ ok ਮੁੱਲ ਦੱਸਣਾ ਹੈ ਇਹਨਾਂ ਦੇ ਵਿੱਚੋਂ ਕਿਸਦਾ ਹੁੰਦਾ ਹੈ ਵਿਟਾਮਿਨ, ਪ੍ਰੋਟੀਨ fat ਜਾਂ ਕਾਰਬੋਹਾਈਡ੍ਰੇਟ, ਰਾਜੇ simple ਜਿਹੀ ਗੱਲ ਆ ਜਦੋਂ ਅਸੀਂ ਪਤਲੇ ਹੋਣੇ ਹੁੰਦਾ ਹਨ ਜਾਂ ਫਿਰ ਮੁਟਾਪੇ ਵਾਲਾ ਬੰਦਾ ਉਹਨੂੰ ਕਹਿੰਦੇ ਹੈ ਨਾ ਕੈਲਰੀਜ ਘੱਟ ਖਾਣੀ ਹੈ। ਤਾਂ ਉਹਦਾ ਕੀ ਬੰਦ ਕਰਵਾਉਂਦੇ ਆ ਸਭ ਤੋਂ ਪਹਿਲਾਂ fat ਵਾਲਾ food ਬੰਦ ਕਰਵਾਉਂਦੇ ਆ ਨਾ, ਤਾਂ ਸਭ ਤੋਂ ਵੱਧ ਕੈਲੋਰੀ ਮੁੱਲ ਕਿਹਦਾ ਹੁੰਦਾ ਹੈ fat ਦਾ ਹੁੰਦਾ ਹੈ fat ਦੇ ਅੰਦਰ ਲਗਪਗ nine point ਤੇ ਕੈਲਰੀਜ ਪਾਈਆਂ ਜਾਂਦੀਆਂ ਹੈ next ਦੇਖੋ ਸਟਾਰਚ ਅਤੇ ਸ਼ੂਗਰ ਦੋਨੋਂ ਹਨ, ਸਟਾਰਚ ਤੇ ਸ਼ੂਗਰ ਕੀ ਹਨ antibody ਪ੍ਰੋਟੀਨ ਕਾਰਬੋਹਾਈਡ੍ਰੇਟਸ ਜਾਂ fat ਉਸ ਦਿਨ ਵੀ ਮੈਂ ਤੁਹਾਨੂੰ ਦੱਸਿਆ ਸੀ ਰਾਜੇ ਕਾਰੋਬੋਹਾਈਡ੍ਰੇਟ ਦਾ ਮਤਲਬ ਹਾਈਡ੍ਰੇਟ ਦਾ ਮਤਲਬ ਕੀ ਹੁੰਦਾ ਹੈ, ਸ਼ੂਗਰ plus ਸਟਾਰਚ ਅਤੇ ਸ਼ੂਗਰ ਦੋਨੋਂ ਕੀ ਹਨ ਹਾਂਜੀ ਬਿਲਕੁਲ ਠੀਕ ਹੈ ਨਿਸਾ ਦੋਨੋਂ ਦੇ ਦੋਨੋਂ ਕੀ ਆ, ਕਾਰਬੋਹਾਈਡ੍ਰੇਟਸ ਆ, ਅਗਲਾ question ਦੇਖੋ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਕਾਸ ਲਈ ਬਹੁਤ ਜ਼ਰੂਰੀ ਆ ਕਿਹੜਾ ਸਾਡੀ development ਦੇ ਵਾਸਤੇ

ਇਹਨਾਂ ਦੇ ਵਿੱਚੋਂ ਕਿਹੜਾ ਵਿਕਾਸ ਲਈ ਬਹੁਤ ਜ਼ਰੂਰੀ ਹੈ development ਦੇ ਵਾਸਤੇ important ਆ ਵਿਟਾਮਿਨ, ਪ੍ਰੋਟੀਨ fat ਜਾਂ ਫਿਰ ਹੀਮੋਗਲੋਬਿਨ, ਕੀ ਆਊਗਾ question number third ਦਾ ਹਾਂਜੀ hurry up ਰਾਜੇ। ਹਾਂਜੀ ਹਾਂਜੀ very good ਜਸ ਦਾ ਬਿਲਕੁਲ ਠੀਕ ਆ ਰਾਜੇ, ਕੀ important ਹੁੰਦਾ ਵਿਕਾਸ ਦੇ ਲਈ development ਦੇ ਵਾਸਤੇ sorry ਹਾਂਜੀ b ਦੋਨਾਂ ਦਾ ਹੀ ਸਹੀ ਹੈ ਰਾਜੇ ਪ੍ਰ਼ੋਟੀਨ। ਠੀਕ ਹੈ ਪ੍ਰੋਟੀਨਸ ਆ ਜਿਹੜੇ ਇਹ ਵਿਕਾਸ ਦੇ ਲਈ ਬਹੁਤ ਜ਼ਰੂਰੀ ਮੰਨੇ ਜਾਂਦੇ ਆ next ਦੇਖੋ ਮਨੁੱਖ ਵਿੱਚ ਕਾਰਬੋਹਾਈਡ੍ਰੇਟ ਜਮਾ ਹੁੰਦੇ ਹਨ, ਕਾਰਬੋਹਾਈਡ੍ਰੇਟ ਕਿੱਥੇ store ਹੁੰਦੇ ਆ ਸਾਡੀ body ਦੇ ਅੰਦਰ ਗੁਰਦੇ ਦੇ ਵਿੱਚ means kidney ਦੇ ਵਿੱਚ liver ਦੇ ਵਿੱਚ liver ਅਤੇ ਮਾਸਪੇਸੀਆਂ ਜਾਂ ਮਾਸਪੇਸੀਆਂ ਦੇ ਵਿੱਚ ਹਾਂਜੀ ਦੱਸੋ ਰਾਜੇ। ਮਨੁੱਖ ਵਿੱਚ ਕਾਰਬੋਹਾਈਡ੍ਰੇਟ ਕਿੱਥੇ ਜਮਾ ਹੁੰਦੇ ਹਨ, ਗੁਰਦੇ ਵਿੱਚ liver ਵਿੱਚ liver ਅਤੇ ਮਾਸਪੇਸੀਆਂ ਜਾਂ ਫਿਰ ਮਾਸਪੇਸੀਆਂ ਵਿੱਚ। ਹਾਂਜੀ ਬਿਲਕੁਲ ਠੀਕ ਹੈ ਰਾਜੇ liver ਅਤੇ ਮਾਸਪੇਸੀਆਂ ਦੇ ਵਿੱਚ ਜਿਹੜੀ ਕਾਰਬੋਹਾਈਡ੍ਰੇਟਸ ਆ ਉਹ ਸਾਡੇ ਸਰੀਰ ਦੇ ਵਿੱਚ store ਹੁੰਦੇ ਆ ਜਮਾ ਹੁੰਦੇ ਆ next question ਆ ਰਾਜੇ ਬਾਂਝਪਣ ਇੱਥੇ ਹੈਗਾ ਬਾਂਝਪਣ ਰੋਗ। ਕਿਸਦੀ ਕਮੀ ਕਾਰਨ ਹੁੰਦਾ ਹੈ, ਵਿਟਾਮਿਨ a ਵਿਟਾਮਿਨ d ਵਿਟਾਮਿਨ e ਜਾਂ ਫਿਰ ਵਿਟਾਮਿਨ k ਬਾਂਝਪਣ ਰੋਗ ਕਿਸਦੀ ਕਮੀ ਕਾਰਨ ਹੁੰਦਾ ਹੈ? ਹਾਂਜੀ ਤਾਂ ਇਹਦਾ ਰਾਜੇ right answer b ਨੀ ਆ ਤਾਂ right answer ਕੀ ਆ c ਹੈ ਵਿਟਾਮਿਨ e ਦੀ ਕਮੀ ਦੇ ਕਰਕੇ ਹੁੰਦਾ ਹੈ next ਆ ਮਰਾਸਮਕ ਅਤੇ ਕੁਆਈਸੋਕਰ ਰੋਗ ਕਿਸਦੀ ਕਮੀ ਕਾਰਨ ਹੁੰਦਾ ਹੈ, ਪ੍ਰੋਟੀਨ ਵਿਟਾਮਿਨ d WBC ਜਾਂ ਫਿਰ fat WBC ਸਾਡੇ white blood cells ਚਿੱਟੇ ਲਹੂ ਦੇ ਸੈਲ ਜਿਹਨਾਂ ਨੂੰ ਲਿਪੋਸਾਇਡ ਵੀ ਕਹਿ ਦਿੰਦੇ ਹਾਂ। ਠੀਕ ਹੈ, ਦੱਸੋ ਰਾਜੇ ਕਿਹਦੀ ਕਮੀ ਕਰਕੇ ਹੁੰਦਾ ਹੈ। ਨਹੀਂ ਨਹੀਂ ਰਾਜੇ WBC ਦੀ ਕਮੀ ਕਰਕੇ ਨਹੀਂ ਹੁੰਦਾ, ਕਿਹਦੀ ਕਮੀ ਕਰਕੇ ਹੁੰਦਾ ਹੈ, ਕੁਆਈਸੋਕਰ ਬਹੁਤ ਵਾਰੀ important question ਆਂ ਬਹੁਤ ਵਾਰੀ ਪੁੱਛਿਆ ਗਿਆ ਹੈ, ਪ੍ਰੋਟੀਨ ਦੀ ਕਮੀ ਕਰਕੇ ਹੁੰਦਾ ਹੈ option number a correct ਆਏਗਾ। Next ਦੇਖੋ ਅਨੀਮੀਆ ਕਿਸਦੀ ਕਮੀ ਕਾਰਨ ਹੁੰਦਾ ਹੈ, ਪ੍ਰੋਟੀਨ fat ਆਇਰਨ ਜਾਂਂ ਫਿਰ ਕਾਰਬੋਹਾਈਡ੍ਰੇਟ ਅਨੀਮੀਆ ਕਿਸਦੀ ਕਮੀ ਕਰਕੇ ਹੁੰਦਾ ਹੈ। ਹਾਂਜੀ ਬਿਲਕੁਲ ਠੀਕ ਹੈ ਰਾਜੇ ਸੀਮਾ, ਤਾਂ ਦੇਖੋ ਅਨੀਮੀਆ ਕੀ ਹੁੰਦਾ ਹੈ ਖੂਨ ਦੀ ਕਮੀ ਕਹਿ ਦਿੰਦੇ ਹਾਂ ਜਿਹਨੂੰ ਅਸੀਂ ਤੇ ਇਹ ਕਿਹਦੇ ਕਰਕੇ ਹੁੰਦੀ ਆ, ਆਇਰਨ ਦੀ ਕਮੀ ਹੋਣ ਦੇ ਕਰਕੇ option number c correct ਹੈ next ਦੇਖੋ ਕੈਲਸੀਅਮ ਦੀ ਕਮੀ ਤੋਂ ਹੁੰਦਾ ਹੈ ਕੈਲਸੀਅਮ ਅਗਰ ਘੱਟ ਜਾਵੇ ਤਾਂ ਕਿਹੜਾ ਰੋਗ ਹੋ ਜਾਂਦਾ ਹੈ? ਪਲਾਗਰਾ, ਡਿਗਨੈਟਿਸਮ, ਸਕਰਵੀ ਜਾਂ ਫਿਰ ਰਿਕੇਟ ਕੈਲਸੀਅਮ ਦੀ ਕਮੀ ਦੇ ਕਰਕੇ ਕਿਹੜਾ ਰੋਗ ਹੁੰਦਾ ਹੈ

ਕੈਲਸੀਅਮ ਦੀ ਕਮੀ ਰਿਕੇਟ ਹੁੰਦਾ ਹੈ, ਰਿਕੇਟ ਕੀ ਹੁੰਦਾ ਹੱਡੀਆਂ ਦਾ ਟੇਢਾ ਮੇਢਾ ਹੋ ਜਾਣਾ ਉਹਨੂੰ ਰਿਕੇਟ ਕਹਿੰਦੇ ਹਾਂ ਤਾਂ ਇਹ ਕੈਲਸੀਅਮ ਦੀ ਕਮੀ ਨਾਲ ਹੁੰਦਾ ਹੈ next ਦੇਖੋ ਹੇਠ ਲਿਖਿਆਂ ਵਿੱਚੋਂ ਆਮ ਘਰੇਲੂ ਖੇਡ ਹੈ, ਇੱਕ minute ਰਾਜੇ ਮੈਨੂੰ question check ਕਰ ਲੈਣ ਦਓ question number nine

ਸੁਕਰੋਜ, ਗਲੂਕੋਜ ਜਾਂ ਫਿਰ ਗਲੈਕਟੋ ਹੇਠ ਲਿਖਿਆਂ ਵਿੱਚੋਂ ਆਮ ਘਰੇਲ ਖੰਡ ਕਿਹੜੀ ਹੈ ਮਾਲਟੋਜ, ਸੁਕਰੋਜ, ਗਲੂਕੋਜ ਜਾਂ ਫਿਰ ਗਲੈਕਟ।

ਹਾਂਜੀ ਨਹੀਂ ਰਾਜੇ ਗਲੂਕੋਜ ਨਹੀਂ ਆਂ ਜਿਹੜੀ ਅਸੀਂ ਘਰੇ ਖੰਡ ਵਰਤਦੇ ਹਾਂ, ਆਮ ਵਰਤੀ ਜਾਣ ਵਾਲੀ ਖੰਡ ਕਿਹੜੀ ਹੁੰਦੀ ਆ, ਘਰੇਲੂ ਖੰਡ ਨੂੰ ਸੁਕਰੋਜ ਕਹਿੰਦੇ ਹਾਂ option number b correct ਹੈਗਾ। ਗਲੂਕੋਜ ਥੋੜ੍ਹੀ ਵਰਤਦੇ ਹਾਂ ਗਲੂਕੋਜ ਆਪਾਂ ਦੇਖਦੇ ਹਾਂ ਨਾ ਜਦੋਂ ਕਿਤੇ ਆਪਾਂ ਨੂੰ ਇਉਂ ਲੱਗੇ ਵੀ ਦਿਲ ਜਿਹਾ ਘਬਰਾਈ ਜਾਂਦਾ ਹੈ, ਤਾਂ ਆਪਾਂ ਪਾਣੀ ਚ ਘੋਲ ਕੇ ਪੀ ਲੈਦੇਂ ਹਾਂ ਗਲੂਕੋਜ ਦੂਜੀ ਪਾਊਡਰ form ਦੇ ਵਿੱਚ ਆਉਂਦੀ ਆ, ਆਪਾਂ ਚਾਹ ਦੁੱਧ ਦੇ ਵਿੱਚ ਉਹ ਥੋੜ੍ਹੀ ਪਾਉਂਦੇ ਹਾਂ ਰਾਜੇ ਤਾਂ ਜਿਹੜੀ ਘਰੇਲੂ ਖੰਡ ਆ ਉਹ ਹੁੰਦੀ ਆ ਸੁਕਰੋਜ ਠੀਕ ਹੈ next ਦੇਖੋ ਹੇਠ ਲਿਖਿਆਂ ਵਿੱਚੋਂ ਕਿਹੜਾ ਸਟਾਰਚੀ ਭੋਜਨ ਹੈ, ਸਟਾਰਚ ਸਭ ਤੋਂ ਵੱਧ ਕਿਹਦੇ ਵਿੱਚ ਹੁੰਦਾ ਹੈ ਆਂਡਾ, ਆਲੂ, ਦੁੱਧ ਜਾਂ ਫਿਰ ਦਾਲਾਂ ਸਟਾਰਚੀ ਭੋਜਨ ਕਿਹੜਾ ਹੈ? ਹਾਂਜੀ hurry up ਰਾਜੇ ਜ਼ਲਦੀ ਦੱਸੋ ਅੱਜ ਆਪਾਂ fifty questions cover ਕਰਨੇ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਸਟਾਰਚੀ ਭੋਜਨ ਹੈ? ਸਟਾਰਚੀ ਭੋਜਨ ਕਿਹੜਾ ਰਾਜੇ option number b ਆਲੂ ਠੀਕ ਹੈ next ਦੇਖੋ ਦੁੱਧ ਮਿਸ਼ਰਣ ਹੈ, ਦੁੱਧ ਕਾਹਦਾ ਕਾਹਦਾ ਮਿਸ਼ਰਣ ਹੈ, ਰਬੋਹਾਈਡ੍ਰੇਟ fat ਪ੍ਰੋਟੀਨ ਅਤੇ ਪਾਣੀ ਦਾ, ਕਾਰਬੋਹਾਈਡ੍ਰੇਟ Fat ਅਤੇ ਪਾਣੀ ਦਾ, ਕਾਰਬੋਹਾਈਡ੍ਰੇਟਸ ਅਤੇ ਪਾਣੀ ਦਾ ਜਾਂ ਫਿਰ fat ਅਤੇ ਪਾਣੀ ਦਾ ਦੁੱਧ ਕਿਸਦਾ ਮਿਸ਼ਰਣ ਹੈ। ਹਾਂਜੀ। ਦੁੱਧ ਕਿਸਦਾ ਮਿਸ਼ਰਣ ਹੈ? ਤਾਂ ਦੁੱਧ ਰਾਜੇ ਮਿਸ਼ਰਣ ਹੈ ਕਾਰਬੋਹਾਈਡ੍ਰੇਟ fat ਪ੍ਰੋਟੀਨ ਅਤੇ ਪਾਣੀ ਦਾ, ਠੀਕ ਹੈ next ਦੇਖੋ ਦਿਲ ਦੀ ਧੜਕਣ ਨੂੰ ਕਾਬੂ ਕਰਨ ਵਾਲਾ ਖਣਿਜ ਪਦਾਰਥ ਹੈ।